ਇਹ ਇੱਕ ਯੋਗਾ ਕਲਾਸ ਹੈਗੀ ਹੈ ਜਿਹਦੇ ਵਿੱਚ ਇੱਕ ਮੈਡਮ ਯੋਗਾ ਕਰ ਰਹੀ ਹੈ ਦੋ ਛੋਟੇ ਬੱਚੇ ਵੀ ਨਾਲ ਯੋਗਾ ਕਰ ਰਹੇ --

ਉੱਪਰ ਇੱਕ ਬੋਰਡ ਲੱਗਿਆ ਹੋਇਆ ਹੈ ਜਿਹਦੇ ਉੱਤੇ ਲਿੱਖਿਆ ਹੋਇਆ ਸੈਨਿਕ ਸਾਈਕਲ ਮਾਰਟ ।

ਊਪਰ ਸਾਈਡ ਤੇ ਲੇਜ਼ ਵੀ ਟੰਗੇ ਹੋਏ ਹੈਂ ਮੈਡ ਏਂਗਲ ਵੀ ਟੰਗੇ ਹੋਏ ਹੈਂ ਕੁਰਕੁਰੇ ਵੀ ਟੰਗੇ ਹੋਏ ਹੈਂ ਸੈਂਪੂ ਵੀ ਟੰਗੇ ਹੋਏ ਹੈਂ।

ਇਹ ਇੱਕ ਛੱਠ ਪੂਜਾ ਹੋ ਰਹੀ ਐ ਜਿੱਥੇ ਬਹੁਤ ਸਾਰੀਆਂ ਜਨਾਨੀਆਂ ਖੜੀਆਂ ਹੋਈਆਂ ਅੱਖਾਂ ਬੰਦ ਕੀਤੀਆਂ ਹੋਈਆਂ।

ਐ ਇੱਕ ਲੈਪਟੋਪ ਦੀ ਸ਼ੋਪ ਹੈਗੀ ਹੈ ਜਿੱਥੇ ਬਹੁਤ ਸਾਰੇ ਕੈਮਰੇ ਵੀ ਪਏ ਹੋਏ ਐ ਵੀਡੀਓ ਰਿਕਾਰਡਰ ਵੀ ਪਿਆ ਹੋਇਆ ਐ।

ਇਹ ਕਚਹਿਰੀ ਹੈਗੀ ਹੈ ਜਿੱਥੇ ਬਹੁਤ ਸਾਰੀ ਬਾਈਕਾ ਸਕੂਟੀਆਂ ਤੇ ਕਾਰਾਂ ਲੱਗੀਆਂ ਹੋਈਆਂ।

ਇੱਕ ਵ੍ਹਾਈਟ ਕਲਰ ਦਾ ਟੈਂਟ ਵੀ ਲੱਗਿਆ ਹੋਇਆ ਵ੍ਹਾਈਟ ਕਲਰ ਦਾ ਗੇਟ ਹੈਗਾ।

ਇੱਥੇ ਏ_ਸੀ ਵੀ ਲੱਗਿਆ ਹੋਇਆ ਬਹੁਤ ਸਾਰੀਆਂ ਐਣਕਾਂ ਵੀ ਰੱਖੀਆਂ ਹੋਈਆਂ।

ਇੱਥੇ ਇੱਕ ਬੋਰਡ ਲੱਗਿਆ ਹੋਇਆ ਹੈ ਜਿਹਦੇ ਊਪਰ ਲਿੱਖਿਆ ਹੋਇਆ ਹੈ ਨਾਇਨ ਵਨ ਸਿੱਕਸ --

ਇੱਕ ਡੀ_ਜੇ ਵੀ ਲੱਗੇਆ ਹੋਇਆ ਡੀ_ਜੇ ਲੱਗੇ ਤਿੰਨ ਆਦਮੀ ਖੜੇ ਹੈਗੇ ਐ।

ਸ਼ੈੱਡ ਵੀ ਲੱਗੀ ਹੋਈ ਅ ਬਹੁਤ ਸਾਰੇ ਯਾਤਰੀ ਵੀ ਜਾ ਰਹੇ ਨੇਂ।

ਆ ਇੱਕ ਸਲੂਨ ਹੈਗਾ ਜਿੱਥੇ ਤਿੰਨ ਚੇਅਰਾਂ ਲੱਗੀਆਂ ਹੋਈਆਂ ਪਿੱਛੇ ਇਕ ਸੋਫਾ ਲੱਗਿਆ ਹੋਇਆ।

ਇਥੇ ਇੱਕ ਫਰਿੱਜ ਵੀ ਲੱਗੀ ਹੋਈਆ ਲੇਜ਼ ਵੀ ਲੱਗੇ ਹੋਏ ਹੈ।

ਇਹ ਇਕ ਕਾਲਜ ਹੈਗਾ ਜਿੱਥੇ ਬਹੁਤ ਹੀ ਸਾਰੇ ਪੇੜ ਲੱਗੇ ਹੋਏ ਹੈ।

ਇਹ ਇੱਕ ਸ਼ੂਟਿੰਗ ਸਪੋਰਟਸ ਅਕੈਡਮੀ ਹੈਗੀ ਏ ਜਿਹਦਾ ਨਾਮ ਹੈਗਾ ਵਾਰੀਅਰਸ ਸ਼ੂਟਿੰਗ ਸਪੋਰਟਸ ਅਕੈਡਮੀ ।

ਸੜਕ ਦੇ ਸਾਈਡ ਤੇ ਇੱਕ ਬੋਰਡ ਲੱਗਿਆ ਹੋਇਆ ਜਿਹਦੇ ਉੱਤੇ ਲਿੱਖਿਆ ਹੋਇਆ ਓਲ੍ਡ ਕੈਮਬ੍ਰਿਜ ਕਸਟੋਮਾਇਜ਼ ।

ਗੁਲਾਬ ਜਾਮੁਨ ਵੀ ਲੱਗੇ ਹੋਏ ਐ ਬਰਫੀਆਂ ਵੀ ਲੱਗੀਆਂ ਹੋਈਆਂ ਲੱਡੂ ਵੀ ਲੱਗੇ ਹੋਏ ਐ।